ਟੇਬਲ ਤੇ ਕੁਝ ਲਿਖ ਰਹੀ ਹੈ ਇੱਥੇ ਕੁਰਸੀ ਤੇ ਟੇਬਲ ਰੱਖੇ ਹੋਏ ਨੇ ਲੈਪਟੋਪ ਹੈ ਤੇ ਇੱਕ ਬੈਨਰ ਲੱਗਿਆ ਹੋਇਆ ਹੈ।

ਜਿੱਥੇ ਕਿ ਬਹੁਤ ਸਾਰੇ ਲੋਕੀ ਖੜੇ ਨੇ ਤੇ ਸਾਰੇ ਬੰਦੇ ਹਨ।

ਜਿੱਥੇ ਇੱਕ ਬੰਦਾ ਤੇ ਜਨਾਨੀ ਇਸੈਪਸ਼ਨ ਤੇ ਬੈਠੇ ਹੋਏ ਨੇ।

ਕੁਰਸੀਆਂ ਤੇ ਟੇਬਲ ਰੱਖੇਯਾ ਹੋਏ ਨੇ ਤੇ ਸਾਹਮਣੇ ਇੱਕ ਕੂਲਰ ਵੀ ਪਿਆ ਹੋਇਆ ਹੈ।

ਇਹ ਫੋਟੋ ਇਕ ਮੰਦਿਰ ਦੀ ਹੈ ਜਿੱਥੇ ਅੰਦਰ ਮੈਟ ਬਿਛਿਆ ਹੋਇਆ ਹੈ ਜੋ ਕਿ ਹਰੇ ਰੰਗ ਦਾ ਹੈ।

ਰੀਬਨ ਦੀ ਦੁਕਾਨ ਦੀ ਹੈ ਇੱਥੇ ਮਾਮਾ ਅਰਥ ਦੇ ਪ੍ਰੋਡਕਟ ਪਏ ਹੋਏ ਨੇਂ ਅਗਰਬੱਤੀਆਂ --

ਦੋ ਤਿੰਨ ਬੰਦੇ ਇੱਥੇ ਖੜੇ ਹੋਏ ਨੇ ਤੇ ਇੱਕ ਜਨਾਨੀ ਵੀ ਖੜੀ ਹੈ ਉੱਪਰ ਪੁੱਲ ਬਣਿਆ ਹੋਇਆ ਹੈ।

ਇਹ ਕਾਉੰਟਰ ਲਾਲ ਰੰਗ ਦਾ ਹੈ ਇੱਥੇ ਇੱਕ ਬੰਦਾ ਬੈਠਾ ਹੋਇਆ ਹੈ ਚਿੱਟੇ ਰੰਗ ਦਾ ਬੋਰਡ ਲੱਗਾ ਹੋਇਆ ਹੈ।

ਤੇ ਨਾਲ ਹੀ ਥੱਲੇ ਕਈ ਲੋਕੀ ਇੱਥੇ ਕੁਰਸੀਆਂ ਪਰ ਬੈਠੇ ਹੋਏ ਨੇ ਉਪਰ ਲਾਈਟਿੰਗ ਸਿਸਟਮ ਲੱਗਾ ਹੋਇਆ ਹੈ।

ਬਹੁਤ ਸਾਰੇ ਕੁੜੀਆਂ ਤੇ ਮੁੰਡੇ ਖੜੇ ਨੇਂ ਪਿੱਛੇ ਇੱਕ ਬਹੁਤ ਵੱਡੀ ਇਮਾਰਤ ਬਨੀ ਹੋਈ ਹੈ।

ਪ੍ਰਾਈਜ ਰੱਖੇ ਹੋਏ ਨੇ ਤੇ ਨਾਲ ਹੀ ਬਹੁਤ ਸਾਰੇ ਸਰਟੀਫਿਕੇਟ ਵੀ ਰੱਖੇ ਹੋਏ ਨੇ ਦੂਜੇ ਪਾਸੇ ਸੋਫਾ ਪਿਆ ਹੈ।